ਦੇ ਅਤੇ ਵਰਗੀਕਰਨ ਫਿਰਕੇ ਦੇ ਆਧਾਰ ਤੇ ਆਉਣਾ ਸੀ। ਇਸ ਨਾਲ ਪਾਕਿਸਤਾਨ ਨਿਰਮਾਣ ਦੀ ਪੂਰੀ ਪੂਰੀ ਸੰਭਾਵਨਾ ਸੀ। ਫਿਰ ਚੋਣਾਂ ਦੇ ਬਾਅਦ ਜਦੋਂ ਅੰਤਰੀਮ ਸਰਕਾਰ ਬਣਾਉਣ ਦੀ ਗੱਲ ਚੱਲੀ ਤਾ ਮੁਸਲਿਮ ਲੀਗ ਨੇ ਤਾਂ ਮੁਸਲਿਮ ਲੀਗ ਨੇ ਉਸ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ। ਲੀਗ ਨੇ ਫਿਰ ਤੋਂ ਇਹ ਜਿੱਦ ਫੜ ਲਈ ਕਾਂਗਰਸ ਸਿਰਫ ਹਿੰਦੂ ਪ੍ਰਤੀਨਿਧੀ ਹੀ ਚੋਣ ਸੀ ਹੈ ਅੱਛਾ ਜੀ ਮਾਹਨ ਸਿੰਘ ਕਾਲੇ ਜਿਹੜਾ ਸੁਭਾਅ ਦਾ ਬਹੁਤ ਹੀ ਆਪਣਾ ਆਪਣੇ ਇਸ ਆਓ ਭਗਤ ਤੇ ਉਸਨੂੰ ਬਹੁਤ ਹੀ ਹੈਰਾਨੀ ਹੋਈ। ਹੋ ਸਕਦਾ ਸੀ ਕਿ ਉਹ ਭਲਾ ਆਦਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪ ਓ ਉਸਨੇ ਚੰਗੀ ਮਿਲਣੀ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ, ਇਹ ਉਹਦਾ ਹੀ ਘਰ ਐ। ਉਹ ਸਵੇਰੇ ਉਹ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਉਸਨੇ। ਤਾਂ ਉਹਨੇ ਕਿਹਾ ਹਾਂਜੀ

ਦੂਸਰੇ ਕਿੱਲੇ ਨਾਲ ਬੰਨਦੇ ਹੋਏ ਉਹਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਣ ਸਿੰਘ ਨੇ ਆਪਣੇ ਆਓ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਜਿਸ ਤਰ੍ਹਾਂ ਮੁੜ ਕੇ ਡਿਓਢੀ ਵਿਚ ਆਉਣ ਤੋਂ ਡਰਦਾ ਹੋਵੇ ਫਿਰ ਉਹ ਵਿਹੜੇ ਵਿਚ ਬੰਧੀ ਘੋੜੀ ਨਾਲ ਖਲੋ ਗਿਆ ਉਸਦੇ ਅੱਗੇ ਇਹ ਪਈ ਤੂੜੀ ਨੂੰ ਹਿਲਾਇਆ ਹੋਰ ਛੋਲੇ ਲਿਆ ਕੇ ਵਿਚ ਪਾਏ ਅਤੇ ਅਖੀਰ ਮੁੜ ਕੇ ਡਿਓਢੀ ਵਿਚ ਆ ਗਿਆ। ਬਾਬਾ ਹੁਣ ਵਧੇਰੇ ਆਪਣੇ ਆਪ ਵਿਚ ਸੀਗਾ ਉਹ ਮਾਣ ਸਿੰਘ ਵੱਲ ਤੇ ਸੱਜੇ ਖੱਬੇ ਵੀ ਝਾਕ ਰਿਹਾ ਸੀਗਾ। ਬਾਰਤ ਓਣ ਵਾਲੀ ਗੱਡੀ ਸੀਗੀ ਜਿਹੜੀ ਜਸਵੰਤ ਸਿੰਘ ਕਿਥੇ ਬੀ। ਜਸਵੰਤ ਸਿੰਘ ਕਿਥੇ ਮਾਣ ਸਿੰਘ ਨੂੰ ਪਤਾ ਸੀਕੇ ਕਰਮ ਸਿੰਘ ਅੱਛਾ ਜੀ ਨਿੱਕੇ ਭਰਾ ਦਾ ਜਸਵੰਤ ਉਹਦਾ ਭਰਾ ਸੀਗਾ ਸਤ ਸ੍ਰੀ ਅਕਾਲ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

ਠੀਕ ਆ thank you ਇੰਨੀ knowledge ਦਿੱਤੀ।

ਹਾਂ ਜੀ ਸੱਤ ਸ਼੍ਰੀ ਅਕਾਲ ਤੁਸੀਂ ਦੱਸੋ ਠੀਕ ਹਾਂ ਮੈਂ ਠੀਕ ਹੈ ਵਧੀਆ ਹੋਰ ਕੀ ਕਰ ਰਹੇ ਮੈਂ ਬੱਸ ਕੁਝ ਨਹੀਂ free ਬੈਠੀ ਸੀ ਤੁਸੀਂ ਦੱਸੋ? ਅੱਜ ਕਿਵੇਂ ਫੋਨ ਕੀਤਾ ਠੀਕ ਹੋ ਹਾਂ ਜੀ ਮੈਂ ਨਾ ਥੋੜਾ ਇੱਕ topic ਮੈਨੂੰ ਥੋੜਾ ਜਿਹਾ ਲਿਖਣਾ ਸੀਗਾ ਤੇ ਕੁਝ ਕ ਗੱਲਾਂ ਮੈਨੂੰ ਪਤਾ ਸੀ ਪਰ ਕੁਝ ਮੈਨੂੰ ਨਾ ਉੱਥੇ ਸਮਝ ਨਹੀਂ ਆਇਆ ਮੈਂ ਕਿਹਾ ਚਲੋ ਤੁਹਾਡੇ ਕੋਲੋਂ ਪੁੱਛ ਲੈਂਦੀ ਹਾਂ ਵੀ ਕੀ ਹੈ ਇਹਦੇ ਵਿੱਚ?

ਜਿੱਦਾਂ ਅਲੈਕਸਜੈਂਡਰ ਫੇਲ ਫਲੇਮਿੰਗ ਹੈਗਾ ਨਾ ਉਨ੍ਹਾਂ ਬਾਰੇ ਤੁਸੀਂ ਸੁਣਿਆ? ਹਾਂ ਜੀ ਮੈਂ ਸੁਣਿਆ ਉਨ੍ਹਾਂ ਬਾਰੇ

ਹਾਂ ਜੀ ਮੈਂ ਦਸੱਦੀ ਹਾਂ ਤੁਹਾਨੂੰ ਉਨ੍ਹਾਂ ਦਾ ਜਿਵੇਂ ਅਲੈਕਜ਼ੇਂਡਰ ਜਿਹੜੇ ਅਹ ਜਿਹੜੇ ਫੇਮਲਿੰਗ ਨੇ ਇਨ੍ਹਾਂ ਦਾ ਜਿਹੜਾ ਕਹਿੰਦੇ ਨਾ ਇੱਕ ਬਰਤਾਨਵੀ doctor ਦੇ ਦਵਾਈਆਂ ਦੇ ਇਹ ਗੁਰੂ ਸੀ ਇਨ੍ਹਾਂ ਨੇ ਕਹਿੰਦੇ ਨੂੰ ਮਾਰਨ ਵਾਲਿਆਂ ਦਵਾਈਆਂ ਲੱਭੀਆਂ ਸੀ ਇਨ੍ਹਾਂ ਨੂੰ ਕਹਿੰਦੇ ਹੈਂ ਬਹੁਤ ਮਸ਼ਹੂਰ ਇੱਕ ਜਿਹੜਾ ਲਪਸਾ ਹੈ ਉੱਨੀ ਸੌ ਬਾਈ ਦੇ ਵਿੱਚ ਇਕ ਜਿਹੜਾ ਉਨ੍ਹਾਂ ਉਹ ਕੀਤਾ ਸੀ ਇਨ੍ਹਾਂ ਨੇ ਓਦਾਂ ਵੀ ਜੇ ਗੱਲ ਕਰ ਲਈਏ ਇਨ੍ਹਾਂ ਦੇ ਉੱਨੀ ਸੌ ਅਠਾਈ ਦੇ ਵਿੱਚ ਕਹਿੰਦੇ ਇਨ੍ਹਾਂ ਨੇ ਤੇ ਜਿਹੜਾ ਪੈਂਸੀਲੀਨ ਲਭੀ ਸੀ ਜਿਸਦੇ ਵਿੱਚ ਕਹਿੰਦੇ ਜਿਹੜੇ ਚਾਰ ਜਿਹੜੀਆਂ ਚਾਰ ਨਿਮਾਂ ਨੇ ਉਨ੍ਹਾਂ ਨੂੰ ਮਾਰਨ ਵਾਸਤੇ ਜਿਹੜਾ ਇੱਕ ਬਾਬਤ ਕੀਤਾ ਕੰਮ ਕੀਤਾ ਸੀ ਇਨ੍ਹਾਂ ਨੂੰ ਮਾਰਨ ਚ ਇਸੇ ਚ ਕਹਿੰਦੇ ਇਸੇ ਕੰਮ ਚ ਉਨ੍ਹਾਂ ਨੂੰ ਦੋ ਜਿਹੜੇ award ਫਲੈਰੋ ਤੇ

ਪੈਂਸੀਲੀਨ ਤੇ ਪਲਟਨ ਤੇ ਰੱਖਿਆ ਗਿਆ ਸੀ ਇਨ੍ਹਾਂ ਨੂੰ ਤੇ ਉਨ੍ਹਾਂ ਦੀ ਜਿਹੜੀ ਖੋਜ ਹੈ ਇਨ੍ਹਾਂ ਨੇ ਆਪਣੀ ਖੋਜ਼ ਬਾਰੇ ਇਹ ਵੀ ਲਿਖਿਆ ਹੈ ਕਿ ਇਹ ਇੱਕ ਐਸੀ ਖੋਜ ਹੈ ਜਿਹੜੀ ਤਰੀਕ ਤੇ ਰਾਹ ਨੂੰ ਰਾਹ ਮੋੜ ਦੇਵੇਗੀ ਉਹ ਇੱਕ ਕੁਮਾਰ ਜਿਹੜਾ ਮੰਦਾਵ ਹੈ ਜਿਹੜਾ ਕਿ ਅਹ ਓਹਨੇ ਇੱਕ ਨਿਬਿਆ ਉਸਦਾ ਸਭ ਤੋਂ ਵੱਢਾ ਇੱਕ ਜਿਹੜਾ ਜਰਾਸੀਮ`ਜਰਾਸੀਮਾਂ ਨਾਲ ਲੜਨ ਦੀ ਚੋਖੀ ਤਾਕਤ ਰੱਖਦਾ ਹੈ ਜੇ ਅਸੀਂ ਕਹਿ ਦੇਈਏ ਅੰਤ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਜਿਹੜੀ ਦੁਨੀਆ ਦੀਆਂ ਪੈਂਸੀਲੀਨ ਰੋਗਾਂ ਨਾਲ ਲੜਨ ਵਾਲੀ ਕਹਿੰਦੇ ਸਭ ਤੋਂ ਤਕੜੀ ਦਵਾਈ ਹੈ ਜੋ ਕਹਿੰਦੇ ਇੰਨੇ ਜਿਆਦਾ ਇਨ੍ਹਾਂ ਨੇ ਹਮੇਸ਼ਾਂ bacteria ਲੜਨ ਦਾ ਇੱਕ ਪਲਟਨ ਦਿੱਤਾ ਹੈ ਉਨ੍ਹਾਂ ਨੇ ਜਿਸਦੇ ਵਿੱਚ ਕਹਿੰਦੇ ਸਦੀ ਦੇ ਬਕਸ਼ ਜਿਹੜਾ ਫੇਮਲਿੰਗ ਹੈ ਇਨ੍ਹਾਂ ਨੇ ਕਹਿੰਦੇ ਇਹਦੇ ਚ ਲੱਭਣ ਦੀ ਦਵਾਈਆਂ ਬਣਾਉਣ ਦੀ ਇੱਕ ਨਵੀਂ ਦੁਨੀਆ ਬਣਾ ਦਿੱਤੀ ਸੀ ਇਨ੍ਹਾਂ ਨੇ ਜਿੱਥੇ ਕਹਿੰਦੇ ਓਹਦੀਆਂ ਪੈਨਸਿਲਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਨਾਲ ਕਹਿੰਦੇ ਇਨਸਾਨ ਨੇ ਪੁਰਾਣੇ ਜਿੰਨੇ ਵੀ ਵੈਰੀ ਰੋਗ ਸੀ ਜਿਵੇਂ TB ਅਹ ਗਾਰਲੇਨਿਆ ਐਦਾਂ ਦੇ ਸੀ ਕੁਸ਼ਠ ਵਰਗੇ ਰੋਗਾਂ ਤੇ ਕਹਿੰਦੇ ਇੱਕ ਕਾਬੂ ਪਾਇਆ ਸੀ ਇਸ ਇਸ ਤਰ੍ਹਾਂ ਦੀ ਇਨ੍ਹਾਂ ਨੇ ਦਵਾਈਆਂ ਬਣਾ ਕੇ ਦਿੱਤੀਆਂ ਸਿਗੀਆਂ ਹਾਂ ਜੀ ਹਾਂ ਜੀ ਬਿਲਕੁਲ ਅਗਰ ਇਨ੍ਹਾਂ ਦੀ ਜਿੰਦਗੀ ਦੇ ਬਾਰੇ ਗੱਲ ਕੀਤੀ ਜਾਈ ਤਾਂ ਏ ਕਿੱਥੇ ਦਾ ਜਨਮ ਹੋਇਆ ਸੀ ਤੇ ਇਨ੍ਹਾਂ ਦੇ ਕੀ ਵੀਹ ਬਾਰੇ ਜੋ ਚਾਚੇ ਦੇ ਮਰਨ ਤੋਂ ਬਾਅਦ ਇਨ੍ਹਾਂ ਦੇ ਕਾਫੀ ਇਨ੍ਹਾਂ ਨੂੰ ਕਹਿ ਲੋ ਪੈਸੇ ਵਗੈਰਾ ਇਨ੍ਹਾਂ ਨੂੰ ਮਿਲਿਆ ਤੇ ਇਨ੍ਹਾਂ ਦਾ ਜਿਹੜਾ ਭਰਾ ਸੀ ਉਨ੍ਹਾਂ ਨੇ ਵੀ ਕਾਫੀ ਕੁਝ ਇਨ੍ਹਾਂ ਨੂੰ guide ਕੀਤਾ ਨਾ ਜੋ ਕਿ ਡਾਕਟਰੀ ਚ ਸੀ ਤੇ ਉਸ ਬਾਰੇ ਦੱਸੋਗੇ ਮੈਨੂੰ ਹਾਂ ਜੀ ਮੈਂ ਦੱਸਦੀ ਹਾਂ ਤੁਹਾਨੂੰ ਕਹਿੰਦੇ ਜਦੋਂ ਛੇ ਜਿਹੜਾ ਫੇਮਲਿੰਗ ਹੈ ਛੇ ਅਗਸਤ ਅਠਾਰਾਂ ਸੌ ਇਕੀਆਸੀ ਬ੍ਰਤਾਨੀਆ ਦਾ ਸੂਬਾ ਜਿਹੜਾ ਸਕਾਟਲੈਂਡ ਹੈ ਉੱਥੇ ਇਨ੍ਹਾਂ ਦਾ ਜਨਮ ਹੋਇਆ ਸੀ ਤੇ ਉਹ ਕਹਿੰਦੇ ਉੱਠ ਜਿਹੜਾ ਉੱਠਕਾਂਵ ਪਾਇਆ ਸਭਨੇ ਇਹ ਉਨ੍ਹਾਂ ਦੇ ਜਿਹੜੇ ਸੱਤ ਵਰਿਆਂ ਤੱਕ ਕਹਿੰਦੇ ਇੱਕ ਜਿਹੜਾ ਹੈ ਓਹਦਾ ਪਿਓ ਉਹ ਮਰ ਗਿਆ ਮਰ ਗਿਆ ਜਿਸਨੂੰ ਕਹਿੰਦੇ ਪੀਲੇ ਪੀਲੇ ਸੀ ਉਹ ਤੇ ਉਹ ਕਹਿੰਦੇ ਡਰਾ ਸਕੂਲ ਵਿੱਚ ਪੜ੍ਹਦਾ ਰਿਹਾ ਫੇਰ ਕਹਿੰਦੇ ਉਨ੍ਹਾਂ ਨੇ ਕਾਰਲਬੂਕ ਅਕੈਡਮੀ ਨੂੰ ਚੁੱਪ ਮਤਲਬ ਉੱਥੇ ਵਿੱਚ ਇਨ੍ਹਾਂ ਨੇ ਦਾਖਲਾ ਲੈ ਲਿਆ ਸੀ ਚਾਰ ਵਰ੍ਹਿਆਂ ਤੱਕ ਜਿਹੜੀਆਂ ਆਪਾਂ ਜਾਦਾਂ ਤੋਂ ਆਪਾਂ company ਦਾ ਇੱਕ ਕੀਤਾ ਸੀ ਇਨ੍ਹਾਂ ਨੇ ਵੀਹ ਵਰ੍ਹਿਆਂ ਤੱਕ ਕਹਿੰਦੇ ਇੱਕ ਚਾਚੇ ਤੋਂ ਚਾਚੇ ਦੇ ਮਰਨ ਤੋਂ ਉਸਨੂੰ ਕਹਿੰਦੇ ਉਸ ਦੀ ਜਿਹੜੀ ਵੀਰਾ ਜਿਹੜੀ ਵਿਰਾ ਵਿਰਾਸਤ ਹੈ ਓਹਦਾ ਕੱਜ ਪੈਸੇ ਲੱਭ ਲਏ ਸੀ ਇਨ੍ਹਾਂ ਨੇ ਵੱਢੇ ਵਾਲਾ ਦੇ ਮਸ਼ਵਰੇ ਤੋਂ ਇਨ੍ਹਾਂ ਨੇ ਦੇ ਇੱਕ ਡਾਕਟਰ ਹੀ ਸੀ ਇਹ ਇੱਕ ਡਾਕਟਰ ਸੀ ਜਿਨ੍ਹਾਂ ਨੇ ਕਹਿੰਦੇ ਨੇ ਚਾਰ ਵਰ੍ਹਿਆਂ ਤੱਕ ਜਿਨ੍ਹਾਂ ਨੇ ਕਹਿੰਦੇ ਉਣੀ ਸੌ ਇੱਕ ਦੇ ਵਿੱਚ ਡਾਕਟਰੀ ਕਰਨ ਦੇ ਇੱਕ ਸੇਂਟ ਸੇਂਟ ਮੇਰੀ ਹਾਸਪਿਤਲ ਲੰਡਨ ਦੇ ਵਿੱਚ ਦਾਖਲਾ ਲੈ ਲਿਆ ਸੀ ਇਨ੍ਹਾਂ ਨੇ ਉੱਨੀ ਸੌ ਛੇ ਦੇ ਵਿੱਚ ਕਹਿੰਦੇ ਇੰਨਾ ਨੇ ਡਾਕਟਰੀ ਦਾ ਇੱਕ ਨਿਤਾਰਾ ਕੀਤਾ ਸੀ surgeon ਲੱਗ ਜਾਣਾ ਸੀ ਇਨ੍ਹਾਂ ਨੇ ਪਰ ਕਹਿੰਦੇ ਉਹ ਇਕ ਜਿਹੜਾ rifle club ਜਿਹਾ ਇੱਕ ਸੰਘੀ ਵੀ ਸੀ rifle club ਦਾ

ਇੱਕ ਆਇਤ ਦਾ ਇੱਕ ਸੰਘੀ ਲੱਗ ਗਿਆ ਸੀ ਉਹ ਦਵਾਈਆਂ ਦਾ ਇੱਕ ਵੱਢਾ ਗੁਰੂ ਕਿਹਾ ਜਾਣ ਲੱਗ ਸੀ ਇਨ੍ਹਾਂ ਨੂੰ ਉੱਨੀ ਸੌ ਚੌਦਾਂ ਤੱਕ ਕਹਿੰਦੇ ਆ ਇਨ੍ਹਾਂ ਨੇ ਉੱਥੇ lecturer ਰਿਹਾ ਰਿਆ ਦੇ ਵਿੱਚ ਤੇਈ ਦਿਸੰਬਰ ਉੱਨੀ ਸੌ ਪੰਦਰਾਂ ਨੂੰ ਕਹਿੰਦੇ ਆ ਇਨ੍ਹਾਂ ਨੇ ਇੱਕ ਨਰਸ ਨਾਲ ਵਿਆਹ ਕਰ ਲਿਆ ਸੀ ਜਿਹੜੀ ਕਹਿੰਦੀ ਪਹਿਲੇ ਰੰਗ ਇਹ ਉਹ ਜਿਹੜਾ ਜਖਮੀ ਹੈ ਫੌਜ਼ੀਆਂ ਦੀ ਡਾਕਟਰੀ ਵੀ ਕਰਦਾ ਰਿਹਾ ਉੱਨੀ ਸੌ ਅਠਾਰਾਂ ਨੂੰ ਕਹਿੰਦੇ ਇੰਨਾ ਨੇ ਸੈਂਟ ਮੇਰੀ hospital ਦੇ ਵਿਚ ਵਾਪਿਸ ਆ ਗਏ ਸੀ ਤੇ ਉੱਥੇ ਇਨ੍ਹਾਂ ਨੂੰ ਉੱਨੀ ਸੌ ਅਠਾਈ ਨੂੰ ਕਹਿੰਦੇ ਆ bacteria ਜਿਹੜੀ ਉਹ ਵੀ ਹੈ ਉਸਦਾ ਵੀ professor ਬਣਾ ਦਿੱਤਾ ਗਿਆ ਸੀ ਜੀ ਬਿਲਕੁਲ ਜਿੱਦਾਂ ਕਿ ਇਨ੍ਹਾਂ ਦੇ ਚਮਤਕਾਰਾਂ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਨੇ ਕਾਫੀ ਸਾਰੇ ਚਮਤਕਾਰ ਵੀ ਕੀਤੇ ਜੋ ਕਿ ਇਨ੍ਹਾਂ ਦੀ ਦਵਾਈ ਸੀ ਵੀ ਜੋ ਕਿ ਜਰਾਸੀਮ ਨੂੰ ਮਾਰਨ ਦੇ ਲਈ ਅਕਸਰ ਕੰਮ ਆਈ ਸੀ ਤੇ ਉਹ ਫੌਜੀਆਂ ਦੇ ਇਲਾਜ਼ ਲਈ ਵੀ use ਕੀਤੀ ਗਈ ਸੀ ਹਣਾ ਤੇ ਹੋਰ ਕਿਹੜੀ ਦਵਾਈ ਹੈ ਜਿਸ ਕਰਕੇ ਇਨ੍ਹਾਂ ਨੂੰ ਚਮਤਕਾਰੀ ਡਾਕਟਰ ਜਾ ਚਮਤਕਾਰੀ ਇਲਾਜ਼ ਕਰਨ ਵਾਲਾ ਮੰਨਿਆ ਜਾਂਦਾ ਸੀ? ਹਾਂ ਜੀ ਉੱਨੀ ਸੌ ਬਾਈ ਦੇ ਵਿੱਚ ਨਾ ਕਹਿੰਦੇ ਜਦੋਂ ਇਨ੍ਹਾਂ ਨੇ ਇੱਕ ਜਿਹੜਾ ਲਾਈਸੋਜ਼ਨ ਲੱਭ ਲਈ ਸੀ ਇਨ੍ਹਾਂ ਨੇ ਇੱਕ ਲਾਈਸੋਜ਼ਨ ਕਰ ਘਰ ਕਹਿੰਦੇ ਜਰਮਿਸਾਂ ਨੂੰ ਵੀ ਮਾਰ ਰਹੀ ਸੀ ਪਰ ਕਹਿੰਦੇ ਜਿਹਡਿਆਂ ਸਾਰੀਆਂ ਨੂੰ ਨਹੀਂ ਥੋੜ੍ਹਿਆਂ ਨੂੰ ਮਾਰ ਰਹੀ ਸੀ ਜਿਆਦਾ ਨੂੰ ਨਹੀਂ ਸਾਰੀਆਂ ਨੂੰ ਨਹੀਂ ਫੇਮਲਿੰਗ ਨੇ ਕਹਿੰਦੇ ਜਿਹੜਾ ਏਸ਼ੀਆ ਵੇਖੀ ਸੀ ਨਾ ਓਹਦੇ ਵਿੱਚ ਜਿਹੜਾ ਜਰਾਸੀਮ ਸੀ ਓਹਨੂੰ ਮਾਰਨ ਵਾਲਿਆਂ ਦਵਾਈਆਂ ਅਕਸਰ ਕਹਿੰਦਾ ਇਨਸਾਨੀ ਜਿਸਮ ਦੇ ਉਨ੍ਹਾਂ ਮਾਧਿਅਮ ਨੂੰ ਵੀ ਮਾਰ ਦਿੰਦਿਆਂ ਮਾਧਿਅਮ ਨੂੰ ਕਹਿੰਦੇ ਮਾਰ ਦਿੰਦਿਆਂ ਸੀ ਇਨ੍ਹਾਂ ਦਾ ਮਾਰ ਦਿੰਦੀ ਸੀ ਜਿਹੜੇ ਵਿਚ ਕਹਿੰਦੇ ਕੀੜੇ ਪ੍ਰਾਥਮਿਕੀ ਨਾਲ ਵੀ ਲੜਦੇ ਸੀਗੇ ਫੈਲਮਿੰਗ ਨੇ ਤਾਂ ਕਹਿੰਦੇ ਐਸੀ ਦਵਾਈ ਕੈਸੀ ਚੀਜ਼ ਹੈ ਜਿਸਦੀ ਖੋਜ ਕੀਤੀ ਸੀ ਓਹਨੇ ਜਿਸਦੇ ਵਿੱਚ ਜਿੰਨੀਆਂ ਵਾਸਤੇ ਜਿਹੜੀਆਂ ਉਨ੍ਹਾਂ ਨੇ ਉਨ੍ਹਾਂ ਤੇ ਕਹਿੰਦੇ ਮਾਰੇ ਤੇ ਵੀ ਕਾਬੂ ਮਾਰੇ ਤੇ ਵੀ ਬਾਕੀ ਰੂਹੇ ਜਿਹੜੇ ਹੂਰੇ ਪਿੰਡਾਂ ਦੇ ਨੇ ਪਿੰਡੇ ਦੇ ਉਨ੍ਹਾਂ ਨੂੰ ਕਿਸੇ ਪਾਸੇ ਨੁਕਸਾਨ ਪਹੁੰਚਾਵੇ ਪਹੁੰਚਣ ਕਿਸੇ ਪਾਸੇ ਨੁਕਸਾਨ ਨਹੀਂ ਪਹੁੰਚਾਇਆ ਈ ਉਨ੍ਹਾਂ ਨੇ ਪਰ ਕਹਿੰਦੇ ਅਗਸਤ ਉੱਨੀ ਸੌ ਅਠਾਈ ਦੇ ਵਿਚ ਛੁੱਟੀਆਂ ਦੇ ਯਾ ਸੈਰ ਕਰਨ ਗਿਆ ਹੋਇਆ ਸੀ ਇੱਕ ਦਿਨ ਇਨ੍ਹਾਂ ਨੇ ਆਪਣੀ laboratory ਕੱਚ cutter ਆ ਜਿਹੜੀ ਫੰਗਸ ਦਾ ਖਲਾਅ ਰੱਖ ਗਿਆ ਸੀ ਇਹ ਜਦੋਂ ਕਹਿੰਦੇ ਵਾਪਸ ਆਇਆ ਸੀ ਤਾਂ ਇਹਨੇ ਦੇਖਿਆ ਕਿ plate ਦੇ ਪਾਸੇ ਇੱਕ ਫੰਗਸ

ਕਹਾ ਸੇ ਉਨੀ ਸੋ ਉਨ੍ਤਾਲਿਸ ਦੇ ਵਿਚ ਫ੍ਹ੍ਲੇਮਿੰਗ ਨੀ ਕੇਹੰਡੀ ਆਪਣੀ ਨਾ ਆਇਕ ਦਾਵਿਯਾਂ ਨਾਲ magazine ਦੇ ਵਿਚ ਲਿਖਯਾ ਸੇ ਇਨੀ ਵੇ ਕਹਿੰਦੇ ਨੀ ਤੀਜ਼ ਚੀਜ਼ ਦੇਖੀ ਜਿਨੀ ਕਰਨਾ ਐਡਾ ਵੀ ਕਹਿੰਦੇ ਇਨ੍ਹਾਂ ਦੇ ਲਈ ਅਸਾਨ ਕੰਮ ਨਹੀਂ ਸੀ ਫੇਰ ਵੀ ਕਹਿੰਦੇ ਲੋਕਾਂ ਦੇ ਓਹਦੇ ਲਈ ਇੱਕ ਪੈਨਸਿਲ ਦਾ ਕੋਈ ਵੀ ਐਡਾ ਇੱਕ ਜਿਹੜਾ ਇੱਕ ਤਵੱਜਾ ਆ ਉਹ ਨਹੀਂ ਤਵੱਜੀ ਨਹੀਂ ਦਿੱਤੀ ਗਈ ਸੀ ਇਨ੍ਹਾਂ ਨੂੰ ਨਾਲੇ ਕਹਿੰਦੇ ਇਨ੍ਹਾਂ ਦੀ ਜਿਹੜੀ ਵੱਖਰੀਆਂ ਕਰਨ ਲਈ ਇੱਕ ਟੇਨੇਸਟਿਕ ਦੀ

ਹਾਂ ਜੀ ਬਿਲਕੁਲ ਤੇ ਦੂਜੀ ਵੱਡੀ ਜੰਗ ਲੱਗ ਗਈ ਸੀ ਤੇ ਬੰਦੇ ਮੱਖੀਆਂ ਦੀ ਤਰ੍ਹਾਂ ਵੀ ਮਰਨ ਲੱਗ ਪਏ ਪਰ ਫੇਰ ਐਸੀ ਦਵਾਈ ਦੀ ਲੋੜ ਪਈ ਜਿਹੜੀਆਂ ਦਵਾਈਆਂ ਇਨਸਾਨਾਂ ਨੂੰ ਜਖਮਾਂ ਨੂੰ ਮਾਰਨ ਤੋਂ ਬਚਾ ਸਕੇ ਤੇ ਪੈਂਸੀਲੀਂ ਦਾ ਕੰਮ ਚੱਲਦਾ ਗਿਆ ਮਸਲਾ ਇਹ ਸੀ ਕਿ ਫੇਮਲਿੰਗ ਨੂੰ ਪੇਂਸਿਲੀਨ ਨੂੰ ਖਾਸ ਬਣਾਉਣਾ ਤੇ ਇੰਨੇ ਵੱਖਰਾ ਕਰਨਾ ਤੇ ਫੇਰ ਉਨ੍ਹਾਂ ਨੂੰ ਅਜਿਹੇ ਬਣਾਉਣਾ ਕਿ ਉਹ ਦਵਾਈ ਬਣ ਸਕੇ ਹੈ ਨਾ ਤੇ ਇਕ ਕੰਮ ਬਹੁਤ ਵੱਢਾ ਕੰਮ ਸੀ ਤੇ ਇੱਕ ਬੈਕਟੀਰੀਆ ਦੀ ਤਰ੍ਹਾਂ ਕਰ ਰਿਹਾ ਸੀਗਾ ਉਹ ਤੇ chemistry ਨਹੀਂ ਸੀ ਆਉਂਦੀ ਪਰ ਇਸ ਕੰਮ ਲਈ ਫੇਰ ਵੀ chemistry ਦੇ ਬੰਦੇ ਲੱਭ ਲਏ ਤੇ ਇੱਕ team ਬਣਾਈ ਗਈ ਤੇ ਹਾਵਰਡ ਫਲੋਰੇ ਦੇ ਇੰਡਿਸ ਚੇਨ ਓਹਦੀ team ਚ ਪੈ ਗਏ ਇਸ team ਦਾ ਕੰਮ ਵੀ ਪੈਂਸੀਲੀਨ ਨੂੰ ਖਰੀ ਹਲਾਤ ਵਿੱਚ ਤਿਆਰ ਕਰ ਸਕਣ ਪਰ ਇੱਕ ਹੋਰ ਵੀ ਮਸਲਾ ਖੜਾ ਹੋ ਗਿਆ ਕਿ ਬਰਤਾਨੀਆ ਜਰਮਨੀ ਨਾਲ ਉਸ ਵੇਲੇ ਇੱਕ ਖੌਫਨਾਕ ਲੜਾਈ ਦੇ ਵਿੱਚ ਫਸਿਆ ਵੀ ਹੋਇਆ ਸੀ ਹਾਂ ਜੀ ਬਿਲਕੁਲ ਕਹਿੰਦੇ ਉੱਡਣ ਵੀ ਪੇਂਸਿਲੀਨ ਨੂੰ ਜਿਹੜਾ ਵੱਖਰੀਆਂ ਕਰਨਾ ਤੇ ਖਾਸ ਬਣਾਉਣਾ ਕਹਿੰਦੇ ਇੱਕ ਸਕੂਨ ਦਾ ਕੰਮ ਸੀ ਲੰਡਨ ਦੇ ਵਿੱਚ ਕਹਿੰਦੇ ਜਦੋਂ ਹਰ ਵੇਲੇ ਬੰਬਾਰੀ ਦੇ ਨਿਸ਼ਾਨੇ ਤੇ ਸੀ ਤਾਂ ਊਂ ਤਾਂ ਕਹਿੰਦੇ ਜਰਮਨਾਂ ਤੇ ਕੋਈ ਵੀ ਗੱਲ ਲੁ ਲੁਕੀ ਨਹੀਂ ਹੋਈ ਸੀ ਨਾ ਉਨ੍ਹਾਂ ਤੋਂ ਨਾ ਉਹਨਾਂ ਤੋਂ ਕੋਈ ਗੱਲ ਲੁਕੀ ਰਹੀ ਸਕਦੀ ਸੀ ਉਨ੍ਹਾਂ ਨੇ ਕਹਿੰਦੇ ਇਹ ਸੋਚ ਕੇ ਇੱਕ ਥਾਂ ਤੇ ਬਿਮਾਰੀ ਕਰ ਦੇਣ ਦੇਣੀ ਸੀ ਕਹਿੰਦੇ ਖਬਰੇ ਕਿ ਉੱਥੇ ਕੀ ਹੋ ਰਿਹਾ ਕੀ ਬਣ ਜਾਣਾ ਉੱਥੇ ਪਰ ਕਹਿੰਦੇ ਫੇਰ ਵੀ ਜਿਹੜੀ ਐਡੀ ਵੱਡੀ ਗੱਲ ਤਬਾਹੀ ਦੇ ਨਾਲ ਇਨ੍ਹਾਂ ਨੇ ਜਿਹੜੇ ਦੋ ਨਾਮ ਦੇ ਦੇਸ਼ਾਂ ਦੇ ਇੱਕ ਚੁੱਪ ਕਰਵਾ ਚੁੱਪ ਕੀਤਾ ਇਕ ਮਹੋਦਾ ਸੀ ਜਿਵੇਂ ਦੋ ਦੇਸ਼ university ਥਾਨਵਾਨ ਤੇ ਇੱਕ ਜਿਹੜਾ ਹੈ ਉਨ੍ਹਾਂ ਦੀ ਬੰਬਾਰੀ`ਬੰਬਾਰੀ ਜਿਹੜੀ ਬੰਬਾਰੀ ਨਹੀਂ ਸੀ ਕਰ ਰਿਹਾ ਤੇ ਕਹਿੰਦੇ ਉਨ੍ਹਾਂ ਦੇ ਜਿਹੜੇ ਐਂਜ ਨੇ ਮਤਲਬ ਇਸ ਕੰਮ ਦੇ ਲਈ ਕਹਿੰਦੇ ਉਨ੍ਹਾਂ ਨੇ team ਇੱਕ ਆਕਸਫੋਰਡ ਆਈ ਸੀ ਜਿਹੜੇ ਵਿੱਚ ਕਹਿੰਦੇ ਜਵਾਕਾਂ ਨੂੰ ਜਿਹੜੇ ਚੋਖੇ ਨੇ ਉਨ੍ਹਾਂ ਸਾਰੀਆਂ ਨੂੰ ਜਨਮ ਦੇਣ ਦੇ ਲਈ ਇੱਕ ਐਸੀ team ਨੂੰ ਸਕੂਨ ਨਾਲ ਕੰਮ ਕੀਤਾ ਸੀ ਉਨ੍ਹਾਂ ਨੇ ਉੱਨੀ ਸੌ ਚਾਲੀ ਦੇ ਵਿੱਚ team ਨੇ ਪੇਂਸਿਲੀਨ ਨੂੰ ਇੱਕ ਖਲਾਕ ਕਰ ਲਿਆ ਸੀ ਇਸਦੇ ਨਾਲ ਇਸਦੇ ਨਾਲ ਹੀ ਕਹਿੰਦੇ ਉਨ੍ਹਾਂ ਨੇ ਸੀਮਾ ਦੇ ਨਾਲ ਕਰਨ ਵਾਲੇ ਜਿਹੜੇ ਤਜ਼ਰਬੇ ਸੀ ਉਹ ਵੀ ਹੋਏ ਸੀ ਤਜ਼ਰਬੇ ਦੇ ਵਿੱਚ ਜਿਵੇਂ ਠੀਕ ਨਿਕਲੇ ਸੀ ਉਨ੍ਹਾਂ ਦੇ ਤੇ ਅਗਸਤ ਉੱਨੀ ਸੌ ਸੰਤਾਲੀ ਨੂੰ ਕਹਿੰਦੇ ਅਮਰੀਕੀ ਅੰਗਰੇਜ਼ੀ ਨੇ ਜਿਹੜੇ ਅਮਰੀਕੀ ਅੰਗਰੇਜ ਫੋਜਾਂ ਨੇ ਵੀ ਨਾਰਮੰਡੀ ਫਰਾਂਸ ਤੇ ਹਮਲਾ ਕਰ ਦਿੱਤਾ ਸੀ ਪੇਂਸਿਲੀਨ ਜਿਹੜਾ ਜਖਮੀ ਸਿਪਾਹੀਆਂ ਨੂੰ ਵੀ ਬਚਾਉਣ ਦੇ ਅਦਾਰੇ ਦੇ ਤਿਆਰ ਕੀਤਾ ਸੀ ਇਨ੍ਹਾਂ ਨੇ ਪਰ ਕਹਿੰਦੇ ਜਿਹੜੇ ਜਖਮੀ ਸਿਪਾਹੀ ਨੇ ਉਨ੍ਹਾਂ ਨੇ ਵੀ ਇਨ੍ਹਾਂ ਨੇ ਪੈਨਸਿਲ ਬਣਾ ਲਈ ਲਈ ਸੀ ਪਰ ਕਹਿੰਦੇ ਪੈਨਸਿਲ ਚ ਜਾਦੂ ਵੀ ਉਹਨੇ ਪੈਨਸਿਲ ਨੇ ਇੱਕ ਜਾਦੂ ਦੀ ਤਰ੍ਹਾਂ ਕੰਮ ਕੀਤਾ ਸੀ ਹਾਂ ਜੀ ਬਿਲਕੁਲ ਤੁਸੀਂ ਸਹੀ ਕਿਹਾ ਚਲੋ ਤੁਸੀਂ ਮੈਨੂੰ ਬਹੁਤ ਵਧੀਆ explain ਕਰ ਤਾ ਤੇ ਮੈਨੂੰ ਹੋਰ ਕੋਈ ਜਰੂਰਤ ਹੋਈ ਤਾਂ ਰਮਨ ਮੈਂ ਤੁਹਾਨੂੰ ਦੋਬਾਰਾ call ਕਰੂੰਗੀ ਹਾਂ ਜੀ Hello

ਅਸੀਂ ਤਾਂ ਵੇਹਲੇ ਬੈਠੇ ਆ। ਹੋਰ ਸੁਣਾ ਤੂੰ। ਹੋਰ ਵਧੀਆ ਵਧੀਆ ਠੀਕ ਠਾਕ, ਤੁਸੀਂ ਸੁਣਾਓ। ਨਿੱਕੀ ਹਣਾ ਦਾ ਸੁਣਾ ਦਾ। ਹਾਂਜੀ ਕਾਲੀ ਵੀ ਠੀਕ ਏ।

ਹਾਂਜੀ ਆਸ਼ਕੀਆਂ ਮੈ ਕਿਹਾ ਹੁਣ ਨਹੀਂ ਮਾਰਦਾ ਓ। ਮਾਰਦਾ ਮਾਰਦਾ ਬਥੇਰੀਆਂ।

ਹੋਰ, ਦਾਰੂ ਬਹੁਤ ਪੀਂਦਾ। ਹਜੇ ਵੀ ਬਹੁਤ ਦਾਰੂ ਪੀਂਦਾ।

ਭਰਾ ਉਹਦਾ ਵੱਡਾ। ਵੱਡਾ ਉਹਦਾ ਭਰਾ ਗਿਆ ਵਾਂਢੇ ਸੋਹਰਿਆਂ ਦੇ ਗਿਆ ਜਨਾਨੀ ਦਾ

ਹੋਰ ਡੈਡੀ ਮੰਮੀ ਸੁਣਾ। ਮੰਮੀ ਡੈਡੀ ਵੀ ਠੀਕ ਏ, ਕੁੜੀ ਵੀ ਠੀਕ ਏ ਨਿੱਕੀ। ਹੋਇਆ ਨਹੀਂ ਜਵਾਕ ਓਹਦੇ ਹਲੇ। ਉਹਦੇ ਦੂਜੀ ਦੇ ਪੂਜਾ ਦੇ। ਪੂਜਾ ਦੇ ਨਹੀਂ ਉਹ ਕਾਲੀ ਦੇ। ਕਾਲੀ ਦੀ ਭਰਜਾਈ ਦੇ। ਨਹੀਂ ਨਹੀਂ ਕਾਲੀ ਦੀ ਭਰਜਾਈ ਦੇ ਅਜੇ ਨਹੀਂ ਹੋਇਆ। ਅਜੇ ਲੱਗਾ ਨਹੀਂ ਪਤਾ ਕੁੱਛ ਖੁਸ਼ਖਬਰੀ ਆਈ ਨਹੀਂ। ਥੋੜਾ ਟੈਮ ਈ ਐ। ਹੋਰ ਵਧੀਆ ਤੁਸੀਂ ਸੁਣਾਓ ਬਾਕੀ। ਹਾਂਜੀ ਰੋਟੀ ਪਾਣੀ ਬਣਾ ਲਿਆ ਕੇ ਨਹੀਂ। ਹਾਂਜੀ ਰੋਟੀ ਪਾਣੀ ਬਣਾ ਲਿਆ ।

ਹਾਂਜੀ ਹਾਂਜੀ ਖਾ ਲਿਆ। ਹੋਰ ਫਿਰ।

ਅਸੀਂ ਠਹਿਰ ਕੇ ਖਾਣਾ, ਹਜੇ ਨਹੀਂ ਖਾਣਾ। ਅਸੀਂ ਵੇਹਲੇ ਅਸੀਂ ਹਾਂ, ਠਹਿਰ ਕੇ ਖਾ ਲੈਣੇ ਆ। ਠੀਕ ਏ। ਹੋਰ ਵਧੀਆ ਵਧੀਆ ।

ਹੋਰ ਬਾਕੀ ਤੁਸੀਂ ਸੁਣਾਓ ਕਿਦਾਂ।

ਹਾਂਜੀ, ਹੋਰ ਉਹਦਾ।

ਇਹਨਾਂ ਦਾ ਦੂਜਿਆਂ ਦਾ ਆਪਣੀ ਨੂੰਹ ਹਰਾ ਦਾ ਕਿਦਾਂ। ਠੀਕ ਠਾਕ ਈ ਹੋਣੀ ਏ। ਉਹ ਕਿਹੜਾ ਫੋਨ ਕਰਦੀ ਮੈਨੂੰ।

ਨਾ ਮੈਨੂੰ ਵੀ ਨਹੀਂ ਕਰਦੀ ਇੱਕ ਦਿਨ ਵਾਵਾ ਮਹੀਨਾ ਕੁ ਹੋ ਗਿਆ ਆਇਆ ਸੀ ਕਹਿੰਦੀ ਮੁੰਡਾ ਦਾ ਵਿਆਹ ਵਾ। ਹਮ ਹਾਂਜੀ

ਤੁਸੀਂ ਉਹਦੇ ਦੇ ਨਿਆਣੇ ਮੰਗ ਤੇ। ਅਰਸ਼ ਦਾ ਕਹਿੰਦਾ ਸੀ ਇੱਕ ਦਿਨ। ਉਹਨੇ ਦਾਰੂ ਪੀਤੀ ਸੀ। ਤੇ ਕਹਿੰਦਾ ਸੀ ਗੱਲ ਕਰਦਾ ਸੀ। ਕਹਿੰਦਾ ਅਰਸ਼ ਦਾ ਵਿਆਹ ਕਰ ਦੇਣਾ। ਤਿਆਰ ਰਹੋ। ਮੈ ਕੋਨੀ ਤਿਆਰ ਈ ਆ। ਕਹਿੰਦਾ ਕੱਪੜੇ ਕੁਪੜੇ ਸਵਾ ਲੋ। ਮੈ ਕਿਹਾ ਸਵਾਈ ਏ ਅਸੀਂ ਕੱਪੜੇ।